ਔਰ ਨੀ ਤੈਨੂੰ ਮੈਂ ਗਲ ਦਸਾ ਨੀ ਇਕ ਨੀ ਮੇਰੀ ਤਾ ਹੋਗੀ ਕਲ ਲੜਾਈ ਕੀਹਦੇ ਨਾਲ

ਅੱਛਾ ਕਿ ਕੁੱਝ ਬਣਿਆ ਫੇਰ

ਅੱਛਾ ਕਿਕਹਿੰਦੀ ਸੀ ਨੀ ਮੇਰੇ ਤੇ ਬੀਚ ਬਜੀ ਅੱਛਾ

ਮੈਂ ਤਾ ਫੜ ਕੇ ਗਲਾ ਮੁੰਹ -ਮੁੰਹ ਕੁਟਿਆ ਓਹਦਾ ਅੱਛਾ ਮੈਨੂੰ ਕਹਿੰਦੀ ਮੈਂ ਤਾ ਕਹਿੰਦੀ ਅਧਿਆਪਕ ਕੋਲ ਜਾਂਦੀ ਆ ਕਹਿੰਦੀ ਮੈਂ ਤਾ ਮਂ ਕਹਾ ਬਗਜਾ ਨੀ ਮਂ ਕਹਾ ਅੱਛਾ

ਅੱਛਾ

ਵੈਲਪੁਣਾ ਵੈਲਪੁਣਾ ਕਰੀ ਦਾ ਹਿੱਕ ਤਨ ਕੇ ਕੇਹ ਦੇ ਕਰਨਾ ਹੈ ਹੋਰ ਫੇਰ ਮੈਂ ਗਾਈ ਜਾਵਾ ਗੀਤ ਅੱਛਾ

ਪਹਿਲਾ ਤੂੰ ਸੁਣਾ ਦੇ ਗੀਤ ਫੇਰ ਮੈਂ ਸੁਣਾ ਦੁ ਅਜ ਮੈਂ ਤੇ ਮੇਰੀ ਸਹੇਲੀ ਨੇ ਵੀ VIDEO ਬਨਾਇ ਪਿਆਰ ਹੋਯਾ

ਤੇਰੇ ਨਾਲ ਤੁਰਨਾ ਤੇਰੇ ਨਾਲ ਰੁਕਣਾ

ਨੀ ਭੈਣੇ ਤੇਰੀ ਤਾ ਵਾਜ ਬਾਲੀ ਸਹੋਣੀ ਆ ਧੰਨਵਾਦ

ਅਗੇ ਤਾ ਸੁਨ ਲੈਂਦੀ

ਮੈਂ ਦੁਬਾਰੇ ਸੁਣਾਂਦੀ ਪਹਿਲਾਂ ਹੱਟ ਜਾ

ਅਧਾ ਤਾ ਸੁਣਾਯਾ ਭੈਣੇ ਖੜਜਾ

ਦੁਬਾਰੇ ਸੁਣਾਉਂਦੀ ਆ ਤੇਰੇ ਨਾਲ ਤੁਰਨਾ ਤੇਰੇ ਨਾਲ ਰੁਕਣਾ ਬਨ ਕੇ ਪਰਛਾਵਾਂ ਜੇ ਤੇਰੇ ਬਿਨਾਂ ਜੀਣ ਵਾਰੇ ਸੋਚਾਂ ਤੇ ਮਰ ਜਾਵਾ ਹੁਣ ਭੈਣੇ ਤੂੰ ਸੁਣਾ ਦੇ ਨੀ ਮੈਨੂੰ ਕੋਈ ਨੀ ਆਂਦਾ ਇੱਥੇ ਗੀਤ ਮੈਨੂੰ ਸੁਣਾ ਦੇ ਭੈਣੇ ਕੋਈ ਵੀ ਮੈਂ ਵੀ ਤਾ ਤੈਨੂੰ ਸੁਨਾਇ ਦਿਤਾ

ਸੁਣਾ ਭੈਣੇ ਤਿਆਰ ਆ ਮੈਂ

ਸੁਣਾ ਦੇ ਭੈਣੇ ਸੁਣਾ ਤੂੰ ਹੀ ਦਿਲ ਜਾਣੀ ਯਾਰਾ ਦੁਨੀਆ ਬੇਗਾਨੀ ਵੇ ਮੈਂ ਤੈਨੂੰ ਦਿਲੋਂ ਕਰਦੀ ਪਿਆਰ ਖੁਦ ਨਾ ਤਾ ਸੋਨਿਯੇ ਵਾ ਮੈਂ ਹੀਰ ਮਨ ਬੈਠੀ ਤੇ ਤੂੰ ਹੈ ਮੇਰਾ ਰਾਂਝਾ ਯਾਰ

ਸੁਣਾ ਭੈਣੇ ਵਾਜ ਸਹੋਣੀ ਆ ਬਹੋਤ ਬਦਿਆ ਵਾਜ ਭੈਣੇ ਤੇਰੀ

ਸਹੋਣੀ ਆ ਭੈਣੇ ਸਹੋਣੀ ਆ ਸਹੋਣੀ ਅੱਛਾ ਮੈਂ ਸੁਣਾਵਾਂ ਭੈਣੇ ਤੈਨੂੰ ਇਕ ਔਰ ਨੀ ਭੈਣੇ ਸੁਣਾ ਦੇ ਹੁਣ ਤਾ ਜੇੜਾ ਤੂੰ ਸੁਨਾਨਾ ਹੋਵੇ ਭੁਕਲ ਤੇਰੀ ਤੇ ਜਾਨ ਮੇਰੀ ਮੌਤ ਜਦ ਮਰਿਜੀ ਆ ਜਾਵੇ ਭੈਣੇ ਵਾਲੀ ਸਹੋਣੀ ਵਾਜ ਤੇਰੀ ਆ ਤਾ ਤੇ ਜਾਨ ਮੇਰੀ ਮੌਤ ਜਦ ਮਰਿਜੀ ਆ ਜਾਵੇ ਮੈਨੂੰ ਪਰਵਾਹ ਨੀ ਜਗ ਦੀ ਵੇ ਮੈਂ ਰਬ ਕੋਲੋਂ ਤੈਨੂੰ ਮੰਗਦੀ ਵੇ ਬ ਕੇ ਬਸ ਮੇਰੀ ਝੋਲੀ ਪਾ ਦੇਵੇ

ਹੋਵੇ ਭੁਕਲ ਤੇਰੀ ਤੇ ਜਾਨ ਮੇਰੀ ਮੌਤ ਜਦ ਮਰਿਜੀ ਆ ਜਾਵੇ ਹੋਵੇ ਭੁਕਲ ਤੇਰੀ ਤੇ ਜਾਨ ਮੇਰੀ ਮੌਤ ਜਦ ਮਰਿਜੀ ਆ ਜਾਵੇ ਵੇ ਬਾਲਾ ਹੀ ਸ਼ੋਣਾ ਗੌਂਦੀ ਭੈਣੇ ਤੂੰ

ਅਮ ਮਾਨ ਜਾ ਨਾ ਕੀਤੇ ਬਸ ਕਦੇ ਨੀ ਔਰ ਨੇਤ ਤੇ ਪਾਯਾ VEDIO ਬਣਾ ਬਣਾ ਭੈਣੇ ਕਿ ਕਰੀਏ ਫੋਨ ਹੀ ਨੀ ਹੇਗਾ

ਆਪਦਾ ਨੀ ਹੈ ਭੈਣੇ ਭੈਣ ਦੇ ਕੋਲ ਮੇਰੀ ਨੀ ਮੇਰੇ ਤੇ ਆਪ ਭੈਣ ਕੋਲ ਆ ਨੀ ਅੱਛਾ ਭੈਣੇ ਤਾ ਫੇਰ ਏਨਾ ਵੀ ਦੇਂਦੀ ਨੀ ਮਾੜਾ ਮੋਟਾ ਦੇ ਦੇਂਦੀ ਆ ਨੇ ਨੀ ਮੈਂ ਤਾ ਰਾਤ ਨੂੰ ਸਾਰੀ ਰਾਤ ਮੇਰੇ ਕੋਲ ਹੁੰਦਾ ਅੱਛਾ ਰਾਤ ਨੂੰ ਤਾ ਮੇਰੇ ਕੋਲ ਵੀ ਹੁੰਦਾ ਪਰ ਡੈਡੀ ਆਲਾ ਲੈ ਲੈਂਦੀ ਹੂ

ਔਰ ਪਾਪੇ ਤੇ ਲੈ ਲੈਂਦੀ ਆ ਹਾੜੇ ਕੱਢ ਕੇ

ਪਰ ਮੇਰੀ ਭੈਣ ਵਾਲਾ ਪਿਓ ਦੇਖਦਾ

ਓ ਟੀਵੀ ਦੇਖ ਲੈਂਦੀ ਆ

ਹੋਰ ਫੇਰ ਦੂਜੇ ਭੈਣ ਭਾਈ ਓ ਵੀ ਟੀਵੀ ਅੱਛਾ ਤੂੰ ਮਹਾਰਾਨੀਆ ਵਾਂਗੂ ਫੋਨ ਦੇਖੀ ਜਾਂਦੀ ਰਹਿੰਦੀ ਆ ਹੈਨੀ

ਆਪਦੇ ਛੋਟੇ ਭਾਈ ਕਰਨ ਨੂੰ ਨਾਲ ਬਿਠਾਯਾ ਕਰ ਕਿਊ ਉਨੂੰ ਪੜਾਯਾ ਕਰ ਓ ਤਾ ਮੇਰੀ ਮਰਿਜੀ ਆ ਓਨੂੰ ਪੜਾਯਾ ਕਰ ਪੜਦਾ ਓ ਪਤਾ ਤੋਂ ਲਗਦਾ ਨੀ ਪੜਦਾ ਜਵਾਕ ਉਨੂੰ ਪੜੀ ਜਾਂਦਾ ਹੁੰਦਾ ਪੜਾਯਾ ਕਰ ਉਨੂੰ ਪੜਦਾ ਆ ਔਰ ਤੂੰ ਪੜ ਲੇਯਾ ਕਰ ਬਸ ਔਰ ਤਾ ਖੇਰਾ

ਮੈਂ ਤਾ ਸੁਣਾ ਵਾਲੀ ਨਲਾਯਕ ਆ ਤੂੰ ਕੁੜੀ ਨੇ ਦਸਯਾ ਸੀ ਕੁੜੀਆਂ ਤਾ ਸੌ ਕੂਚ ਭੋਕਣਗੀਆ ਅੱਛਾ ਭੈਣ ਮੜਾ ਜਾ ਦੇਖ ਕੇ ਬੋਲ ਹੋਰ ਭੈਣੇ ਸੌ ਕੂਚ ਬੋਲਨ ਗੀ ਆ ਹੋਰ ਸਾਡੇ ਸਕੂਲ ਚ ਤਾ ਸਾਡੀ ਪੁਰੀ ਚਲਦੀ ਹੈ ਮੈਂ ਤਾ ਲੜਾਈਆਂ ਮੁੱਲ ਦੀਆ ਲੈਣੀ ਹੁੰਦੀ ਆ ਮੈਂ ਤਾ ਮੈਡਮ ਕਹਿ ਦਿੰਦੀ ਆ ਪੜਨਾ ਨੀ ਹੈ ਕੁੜੀਓ ਮੂਰੇ ਬੈਠੇ ਕਰੋ ਅੱਛਾ

ਅਸੀ ਤਾ ਅਸੀਂ ਤਾ ਮੈਂ ਤਾ ਖਿੜਕੀ ਕੋਲ ਭੇਂਦੀ ਹੁੰਦੀ ਆ ਅੱਛਾ

ਮੈਂ ਤਾ ਕਹਿ ਦਿੰਦੀ ਹੁਣ

ਵੀ ਪਰਾ ਹੋਜਾ ਨਹੀਂ ਤੋਂ ਮੈਂ ਅੱਛਾ ਬਚੇ ਕਰਦੇ ਆ ਮੈਂ ਤਾ ਕਰ ਦਿੰਦੀ ਆ ਪਰੇ ਓਨੂੰ ਅੱਛਾ ਔਰ

ਠੀਕ ਹੈ

ਕੁੱਛ ਨਹੀਂ ਉਹ ਸਕੂਲ ਦਾ ਕੰਮ ਕਰਨ ਡੀ ਹਾਂ

ਅੱਛਾ, ਸੰਨੀ ਫੁੱਫੜ ਆਇਆ ਉਹ

ਅੱਜ ਜੋਹਨ sir ਦਾ birthday ਸੀ ਨਾ

ਹੋਰ

ਹਾਂ ਉਹਨਾ ਨੂੰ ਸ਼ਾਮਾਂ ਨੂੰ ਆਏਗਾ ਉਹਨਾ ਨੂੰ

ਹੂੰ ਹੋਰ ਤੂੰ ਸੁਣਾ

ਵਧੀਆ ਚਾਹੀਦਾ ਅੱਜ ਕੱਲ੍ਹ ਸਵੇਰ ਦਾ ਜੋਤੀ ਦਾ ਬੜਾ ਚੇਤਾ ਆਉਣ ਡਿਆ

ਅੱਛਾ

ਸੰਜਣਾ ਕਹਿਣ ਡੇ ਸੀ ਕਿ ਰੂਸੀ ਨੂੰ ਕਹਿ ਮੇਰੇ ਨਾਲ ਗੱਲ ਕਰੇ ਮੈਂ ਸਕੂਲ ਦਾ ਕੰਮ ਕਰਨ ਡੀ ਹਾਂ ਅੱਛਾ ਮੈਂ ਕਿਹਾ ਕੋਈ ਨਾ, ਕਹਾ ਦਿਆਂਗੇ ਪਾ ਕੇ ਤੁਸੀਂ ਬੋਲੋ ਮੈਂ ਬੰਦ ਕਰ ਦਿੰਦੀ ਕਿਉਂਕਿ ਸਾਡੀ ਹਾਂ ਹਾਂ ਇਹ ਐਵੇਂ ਸਿਰ ਤੇ ਚੜ੍ਹੇ ਰਹਿਣਗੇ

ਠੀਕ ਹੈ ਤੂੰ ਸੁਣਾ ਹਾਂ ਗਏ ਹਾਂ, ਤੁਹਾਨੂੰ ਛੁੱਟੀ ਕਿੰਨੇ ਵਜੇ ਹੁੰਦੀ ਹੈ

ਢਾਈ ਵਜੇ ਛੁੱਟੀ ਹੁੰਦੀ ਹੈ ਅਤੇ ਸਵੇਰੋਂ ਲੱਗਦਾ ਕਿੰਨੇ ਵਜੇ ਸਵੇਰੇ ਅੱਠ ਵਜੇ ਲੱਗਦਾ ਹੈ ਹਾਏ ਐਨਾ ਟਾਈਮ ਹੋਰ ਕੀ ਸਾਡਾ ਸਾਢੇ ਸੱਤ ਵਜੇ ਲੱਗਦਾ ਸਕੂਲ ਕਾ ਅਤੇ ਡੇਢ ਵਜੇ ਛੁੱਟੀ ਸਾਢੇ ਸੱਤ ਵਜੇ ਲੱਗਦਾ ਨਾ ਅਤੇ ਤਾਹੀਉਂ ਡੇਢ ਵਜੇ ਛੁੱਟੀ ਅੱਧੇ ਘੰਟੇ ਦਾ ਹੀ ਫਰਕ ਹੈ

ਹੋਰ ਹੂੰ ਠੀਕ ਹੈ ਤੂੰ ਸੁਣਾ ਹੈਂ ਡੈਡੀ ਕੰੰਮ ਤੇ ਅੱਛਾ ਅਤੇ ਮੰਮੀ ਤਾਂ ਹੁੰਦੀ ਤੇਰੀ

ਚਪੇੜ ਮਾਰਿਆ ਕਰ ਨਹੀਂ ਹੱਟਦਾ ਵਾਧੂ ਮਾਰੀਆਂ ਨੇ ਚਪੇੜਾਂ ਅਤੇ ਆਖਰ ਚ ਆ ਕੇ ਐਨੀ ਗੰਦੀ ਗਾਲ ਦਿੱਤੀ ਇਹਨੇ

ਕਾਲੋ ਮਾਈ ਅਤੇ ਸ਼ਰਣ ਦੀਦੀ ਫਰੈਂਚ ਫਰਾਈਸ ਬਣਾਉਣ ਡੇ ਆ ਹੈਂ hello ਹਾਂ ਹਾਂ ਹੋਰ

ਹੋਰ ਦੱਸ ਹੋਰ ਠੀਕ ਹੈ ਤੂੰ ਸੁਣਾ ਮੈਂ ਵੀ ਵਧੀਆ ਚੱਲ ਵਧੀਆ ਹੀ ਚਾਹੀਦਾ ਵਾ ਅੱਜ ਲਗਾ ਕੇ ਨਾ ਮੇਰੇ ਕੋਲ ਆਇਆ ਕਰੋ

ਮੁੱਕ ਜਾਣਾ ਫੇਰ ਤਾਂ ਕੋਰੋਨਾ ਫੇਰ ਨਹੀਂ ਆ ਗਿਆ ਆਹੋ ਹੈ ਤੇ ਸਹੀ

ਚੱਲ ਕੋਈ ਨਹੀਂ ਆਹ ਹੋਰ